ਠੀਕ ਏ ਤੇ ਉਹਨਾਂ ਦੇ ਤਿੰਨ ਮੰਤਰ ਕਿਹੜੇ ਸੀ? ਜੀ ਵਾਕੰਸ਼ ਪਹਿਲਾਂ ਤਾਂ ਉਹਨਾਂ ਦਾ ਸੀ ਕੋਈ ਬੁਰਾਈ ਨਾ ਵੇਖੋ, ਕੋਈ ਬੁਰਾਈ ਨਾ ਸੁਣੋ, ਕੋਈ ਬੁਰਾਈ ਨਾ ਬੋਲੋ, ਸਬਤੋਂ ਪਹਿਲਾਂ ਇਹ ਸਤਾਰਵੀਂ ਸਦੀ ਵਿਚ ਜਪਾਨ ਵਿਚ ਪ੍ਰਗਟ ਹੋਇਆ ਅਤੇ ਫੇਰ ਵਿਸ਼ਵ ਸ਼ਾਂਤੀ ਮਹਾਤਮਾ ਗਾਂਧੀ ਨੇ ਤਿੰਨ ਬੰਦਰਾਂ ਦੇ ਦ੍ਰਿਸ਼ਟੀਕੋਣ ਦੇ ਰੂਪ ਵਿਚ ਪ੍ਰਗਟ ਹੋਇਆ ਦੇ ਸੰਦੇਸ਼ ਵਜੋਂ ਅਪਣਾਇਆ ਗਿਆ ਸੀ ਜਿਸ ਵਿਚੋਂ ਉਹ ਇਕ ਸੀ, ਉਹ ਉਸ ਦੀਆਂ ਅੱਖਾਂ ਨੂੰ ਢਕਦੇ ਹਨ, ਦੂਜਾ ਉਸਦਾ ਮੂੰਹ

ਤੇ ਸਰਲਾਂ ਸ਼ਬਦਾਂ ਵਿਚ ਮਹਾਤਮਾ ਗਾਂਧੀ ਜੀ ਕੌਣ ਹੈ? ਜੀ ਮਹਾਤਮਾ ਗਾਂਧੀ ਜਿਸ ਦਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਜਿਸ ਦਾ ਜਨਮ ਦੋ ਅਕਤੂਬਰ ਇਕ~ ਅਠਾਰਾਂ ਸੌ ਛਯਾਸੀ ਵਿਚ ਹੋਇਆ, ਇਕ ਸੌ ਛਯਾਸੀ ਵਿਚ ਹੋਇਆ,

ਭਾਰਤੀ ਵਕੀਲ ਸਿਆਸਤਦਾਨ ਸਮਾਜਿਕ ਕਾਰਕੁਨ ਅਤੇ ਲੇਖਕ ਜਿਸਨੇ ਬ੍ਰਿਟਿਸ਼ ਦਾ ਵਿਰੋਧ ਕੀਤਾ। ਭਾਰਤੀ ਰਾਜ ਰਾਸ਼ਟਰੀ ਲਹਿਰ ਦਾ ਆਗੂ ਬਣ ਗਿਆ ਠੀਕ ਏ ਤੇ ਉਨ੍ਹਾਂ ਦੇ ਗਾਂਧੀ ਜੀ ਦੇ ਆਖਰੀ ਸ਼ਬਦ ਕੀ ਸੀ? ਜੀ ਗਾਂਧੀ ਜੀ ਦੇ ਆਖਰੀ ਸ਼ਬਦ ਸੀ ਕਿ ਗੋਂਡਸੇ ਮਹਾਤਮਾ ਗਾਂਧੀ ਦੀ ਪ੍ਰਾਥਨਾ ਸਭਾ ਵਿਚ ਆਇਆ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਉਸਦੇ ਬੁੱਲਾਂ ਤੇ ਆਖਰੀ ਸ਼ਬਦ ਹੇ ਰਾਮ ਨਾਲ ਉਹ ਮਰ ਗਿਆ ਤੇ ਪੰਜ ਮਸ਼ਹੂਰ ਹਵਾਲੇ ਕੀ ਹੀ ਉਨ੍ਹਾਂ ਦੇ? ਜੀਉਣ ਦੀ ਸਬਤੋਂ ਵੱਡੀ ਸ਼ਾਨ, ਕਦੇ ਵੀ ਡਿੱਗਣਾ ਨਹੀਂ ਪਰ

ਤਰੀਕਾ ਇਹ ਹੈ ਕਿ ਗੱਲ ਕਰਨਾ ਬੰਦ ਕਰੋ ਅਤੇ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

tagline ਉਹਨਾਂ ਦੀ ਸੀ, ਇਕ ਨਾਅਰਾ ਕਿਵੇਂ ਵੱਖਰਾ ਹੈ ਇਕ ਹੈਗਾ ਸੀ ਡਿਜਨੀਲੈਂਡ ਧਰਤੀ ਤੇ ਸਬਤੋਂ ਖੁਸ਼ਹਾਲ ਸਥਾਨ ਬੱਸ ਕਰੋ, ਪੁਰਾਣਾ ਮਸਲਾ ਰੂਟ ਠੀਕ ਏ hello

ਹਾਂਜੀ ਸਤਸ਼੍ਰੀਅਕਲ ਜੀ

ਹਾਂਜੀ ਵਦਿਹਾ ਤੁਸੀ ਦਸੋ ਮੈ ਵੀ ਠੀਕ ਵਦਿਹਾ ਹੋਰ ਕਿ ਕਰਦੇ

ਹਾਂਜੀ ਉਹ ਬਾਰਾਂ ਸੋ ਨੜਿੱਨਵੇਂ ਤੋਂ ਲੈ ਕੇ ਉੰਨੀ ਸੋ ਤਰਿਆਵਨੇ ਉਹ ਬਾਰਾਂ ਸੋ ਨੜਿੱਨਵੇਂ ਤੋਂ ਲੈ ਕੇ ਉੰਨੀ ਸੋ ਤਰਿਆਵਨੇ ਰਹੀ ਤੇ ਏ ਉੰਨੀ ਸੋ ਤੇਈ ਤੁਰਕੀ ਵਿੱਚ ਬਦਲ ਗਈ ਵਿੱਚ ਹੈ ਗਏ ਸਨ ਸਲਤਿਆਨ ਸਤਾਨ ਯਾ ਨੱਬੇ ਤੇ ਉੱਨਤੀ ਸੂਬੇ ਦੇ ਨਾਲ ਕਈ ਸੂਬੇ ਮਿਲੇ ਦੇਸ਼ ਸਨ ਦੂਰ ਦੇ ਤਾਵਾਂ ਜਿਨ੍ਹਾਂ ਵਿੱਚ ਲਡਿਗ ਵਦੀਰਾ ਦੌਰਾਨ ਉਨਤੀ ਦੇ ਹੈ ਤੇ ਏਨਾ ਵਿੱਚ ਏਨਾ ਦੇ ਵਫ਼ਾਦਾਰ ਸਨ ਇਸ ਬਾਰੇ ਦਸੋ ਗਏ ਮੈਨੂੰ ਇਹ ਜੋ ਸਰਪਣੇਸ ਸੀ ਛੇ ਸਦਿਆ ਤੱਕ ਚਾੜਦੇ ਤੋਂ ਸ ਚਾੜਦੇ ਲੈਦੇ ਦੇਸ਼ਾ ਮਿਲਦੀ ਹੋਈ ਏਦਾਂ ਦਾਰ ਹਕੂਮਤ ਸੀ ਹਾਂਜੀ ਬਿਲੁੱਕ ਤੇਰਾਂ ਦੇ ਨੇੜੇ ਅਲਾਪ ਤੋਲਿਆ ਚ ਸੁਲਤਾਨ ਖ਼ਤਮ ਹੋ ਗਈ ਅੱਜ ਦੀ ਨਿੱਕਿਆ ਨਿੱਕਿਆ ਤਾਰਕਰਸਾ ਚ ਲੈ ਲਈ ਉਨ੍ਹਾਂ ਵਿੱਚੋ ਇੱਕ ਦਾ ਸਰਦਾਰ ਮਾਨ ਖਾਨ ਸੀ ਹਰਸ਼ ਦਲ ਦਾ ਦੂਜਾ ਪੁੱਤਰ ਸੀ ਲੈਦੇ ਅਲਾਪ ਤੋਲਿਆ ਦੇ ਸ਼ਹਿਰ ਅੱਜ ਦੀ ਨਜ਼ਰ ਸੀ ਉਸਮਾਰ ਖਾਨ ਮਾੜੀ ਬਾਜੂ ਦੀ ਨੀਤੀ ਸੰਤੁਲਨ ਤੇ ਥਾਂਵਾਂ ਕਬਜਾ ਕਰ ਲਿਆ ਜੇਨੂੰ ਆਪਣਾ ਦਾਰੂ ਹੁਕਮਤ ਬਣਾ ਲਿਆ ਉਸਮਾਨ ਖਾਨ ਦੇ ਨਾਮ ਤੇ ਰਿਹਾਸਤ ਸੰਤੁਲਨ ਉਸਮਾਨੀਆ ਕਵਾਈ ਉਸਮਾਨ ਖਾਨ ਦੀ ਮੌਤ ਤੋਂ ਬਾਅਦ ਏ ਸੰਤੁਲਨ ਲੈਂਦੇ ਤੇ ਚੜਦੇ ਵਾਸਤੇ ਵਿੱਚ ਫੈਲ ਗਈ

ਆ ਫਿਰ ਉਸਮਾਨ ਖਾਨ ਨੇ ਮਰਨ ਤੋਂ ਮਗਰੋਂ ਵਾਲੀ ਸਦੀ ਏਆ ਸੰਤੁਲਨ ਤੁਰਕੀ ਤੋਂ ਵਾਲਵਨ ਦੇਸ਼ਾ ਵਿੱਚ ਵਸੀ ਗਈ ਤੇਰਾ ਸੋ ਸਤਾਸੀ ਵਿੱਚ ਬਿਲਕੁਲ ਦੇ ਨਜ਼ਰ ਖੋ ਲਿਆ ਤੇ ਕੋਸੇ ਲੜਾਈ ਤੇਰਾ ਸੋ ਉੱਨਤੀ ਵਿੱਚ ਰੁਕਿਆ ਯਾ ਜ਼ੋਰ ਬਲਖਾਨ ਮੁੱਕ ਗਿਆ ਤਾ ਯੂਰੋਪ ਚ ਵੜਨ ਦਾ ਰਾ ਖੁਲਿਆ ਤੇਰਾ ਸੋ ਛਿਆਨਵੇ ਕੋਸੇ ਦੀ ਲੜਾਈ ਵਿੱਚ

ਮਕਦੂਨੀਆਂ ਦੇ ਹਤੋ ਨਿਕਲ ਗਏ ਤੇ ਏਨਾ ਦੇ ਮੁਰਾਦ ਚੋਦਾਂ ਸੋ ਤੀਹ ਹਾਂਜੀ ਬਿਲੁਕਲ ਜਿੰਦਾ ਬੁਏਨੀਰ ਦੇ ਬੰਦੀ ਬਣ ਤੋਂ ਮਗਰੋਂ ਓਦੇ ਪੁੱਤਰਾ ਦੇ ਰਾਜ ਚਲੜਾਈ ਤੋਹਿਤ ਜੇੜੀ ਮੁਹੱਮਦ ਦੀ ਤ ਤੇਰਾਂ ਵਿੱਚ ਜੀਤ ਨਾਲ ਮੁਕੀ ਓਦੋ ਉਤੇ ਦੇ ਸਰਕਾਰ ਵਿੱਚ ਦੇ ਪੋਜ ਨੂੰ ਠੀਕ ਕੀਤਾ ਜਦੋ ਇੱਕੀ ਵਰ੍ਹਿਆਂ ਦਾ ਸੀ ਤੇ ਬੱਤੀ ਮਈ ਚੋਦਾਂ ਸੋ ਤਰਵੰਜਾ ਉਸਤ ਬੋਲ ਤੇ ਮਿਲ ਮਾਰ ਲਿਆ ਚੋਦਾਂ ਸੋ ਅੱਸੀ ਨੂੰ ਤਰਕ ਬੋਲਾ ਨੇ ਇਟਲੀ ਚ ਹਲਾ ਬੋਲਿਆ ਪਰ ਸੁਲਤਾਨ ਮਹੋਮਦ ਦੇ ਮਰਨ ਫੋਜਾ ਨੂੰ ਮੁੜਨਾ ਪਿਆ ਹਾਂਜੀ ਤੁਸੀ ਸਹੀ ਕਿਆ ਸੁਲਤਾਨ ਪੰਦਰਾ ਸੋ ਬਾਰਾਂ ਤੋਂ ਲੈ ਕੇ ਪੰਦਰਾ ਸੋ ਵੀਹ ਚ ਚੜ੍ਹਤੇ ਲੈਣਦੇ ਵੱਲ ਵਧਾਇਆ ਪੰਦਰਾ ਸੋ ਚੋਦਾਂ ਨੂੰ ਸੇਦਰੋਂ ਦੀ ਲੜਾਈ ਸੁਲਤਾਨ ਨੇ ਸ਼ਾਹ ਇਸਮਾ ਨੂੰ ਹਰਾਇਆ ਤੇ ਨਾਲ ਹੀ ਸ਼ਾਮ ਮਾਰ ਲਿਆ ਤੇ ਲਾਲ ਸਮੁੰਦਰ ਚ ਅਜਮਾਨੀ ਫੋਜੀ ਬੇਜੀ ਅਤੇ ਜਿਤੇ ਸੰਤੁਲਨ ਪਿਆ ਮਗਰੋਂ ਸੁਲੇਮਨ ਯੁਰੋਪ ਸੰਤੁਲਨ ਨੂੰ ਵਧਾਇਆ ਪੰਦਰਾ ਸੋ ਇੱਕੀ ਚ ਬਲਬਲ ਬਲਬਰਾਤ ਮਿਲੀ ਮਾਰਿਆ ਪੰਦਰਾ ਸੋ ਛੱਬੀ ਚ ਉਨ੍ਹਾਂ ਨੇ ਮੋਕਮ ਦੇ ਲਗਾਈ ਚ ਹੰਗਰੀ ਤੇ ਮਿਲਮਾਰ ਲਿਆ ਤੇ ਪੰਦਰਾ ਸੋ ਉੱਨਤੀ ਚ ਇਨ੍ਹਾਂ ਨੇ ਫੋਜਾ ਨੇ ਵੀ ਕਰ ਲਿਆ ਪਰ ਠੰਡ ਮਗਰੋਂ ਇਹ ਕਯਰਾ ਜੇੜੀਆ ਸੀ ਗਿਆ ਉਹ ਟੁੱਟ ਗਈ ਚੁੱਕਣਾ ਬਿਆਨ ਪੰਦਰਾ ਸੋ ਬੱਤੀ ਉਨੂੰ ਪਿੱਛੇ ਮੁੜਨਾ ਪਿਆ ਤਰਸਬਿਲਾ ਮੋਰਵਡਿਹਾ ਲਈ ਸੰਤਤਲਣ ਨਾਲ ਰਾਲ ਗਏ ਪੰਦਰਾ ਸੋ ਪੈਤੀ ਵਿੱਚ ਬਗਦਾਦ ਇਰਾਨ ਬੋਲਿਆ ਇਰਾਕ ਤੇ ਮਿਲ ਮਾਰ ਲਿਆ ਅਸਮਾਨੀ ਅਡਮੇਨਿਮ ਇਸ ਵੇਲੇ ਥੋੜੇ ਤਸਕਨਰ ਫਰਾਂਸ ਜੱਟ ਮੁਨੀਆਂ ਦੇ ਪਸੰਦ ਸੰਤਤਲਣ ਦਾ ਵਿਕਦਾ ਰਹੀਆਂ ਹਾਂਜੀ ਸੋਲਾਂ ਸੋ ਤਰਿਆਸੀ ਵਿੱਚ ਅਫ਼ਗਾਨੀ ਫੋਜਾ ਨੇ ਵੀ ਆਣਾ ਯਾ ਫਿਰ ਕਿਰਿਆ ਪਿਆ ਤੇ ਉਡਾਰ ਨਾਲ ਮੁੜਨਾ ਪਿਆ ਤੇ ਉਤੋਂ ਹੀ ਸੰਤਤਲਣ ਦਾ ਜ਼ੋਰ ਵੀ ਟੁੱਟਣ ਦਾ ਪਿਆ ਜਿਸ ਤਰਾਂ ਕਿ ਏਨਾ ਨੇ ਇਕ ਵੱਖਰੀ ਲੜਾਈ ਵੀ ਸੰਤਤਲਣ ਦਾ ਚੋਕ ਤਾਰਾ ਤਾ ਵੱਖਰਾ ਹੋ ਗਿਆ ਇਸ ਬਾਰੇ ਦਸੋ ਗਏ ਮੈਨੂੰ ਜਰਾ ਹਾਂਜੀ ਮੈ ਤੈਨੂੰ ਦੱਸ ਦੇਣੀ ਇਸ ਵੇਲੇ ਨਾ ਸੰਤਤਲਣ ਨੂੰ ਆਪਣੀ ਚੋਖੀ ਵੱਡੀ ਥਾਂ ਆਸਟ੍ਰੇਲੀਆ ਦੇਣੀ ਪਈ ਅਲਜੇਰੀਆ ਤੋਂ ਅਜਾਦ ਹੋ ਗਏ ਉਸ ਵੇਲੇ ਲੰਬੇ ਸਮੇ ਲੜਾਈਆਂ ਹੋਇਆ ਜਿੰਦੇ ਵਿੱਚ ਸੰਤਤਲਣ ਦਾ ਜੇੜਾ ਸਾਰਾ ਥਾਂ ਵੱਖਰਾ ਹੋ ਗਿਆ ਉੰਨੀ ਸਦੀ ਵਸਕਰ ਯਰੋਪੀ ਇੱਕ ਇੱਕੋ ਰੋਗੀ ਸੰਤਤਲਣ ਕਹਿਣ ਲੱਗ ਪਏ

ਯੂਰੋਪ ਚ ਖੇੜਿਆਂ ਨਵੀਆਂ ਟਾਈਮ ਸੀ ਹਰਿਆ ਸਨ ਜਿਨ੍ਹਾਂ ਨੂੰ ਨਾ ਸੰਤਤਲਣ ਮਿਲਿਆ ਗਿਆ ਤੇ ਰੁਕਾਵਟਾਂ ਕੜ੍ਹਿਆ ਕੀਤੀ ਗਿਆ ਤੇ ਗਤ ਮਾਰਗ ਚੋਦਾ ਸੋ ਪੰਜਾਹ ਪ੍ਰਟਿੰਗ ਪ੍ਰੈਸ ਬਣਾ ਲਈ ਤੇ ਇਸ ਨੂੰ

ਇਹ ਸਤਾਰਾਂ ਸੋ ਅਠਾਰਾਂ ਸੋ ਸਤਾਰਾਂ ਸੋ ਤੀਹ ਤੱਕ ਅਮਨ ਦਾ ਵੇਲਾ ਸੀ ਇਹੋ ਰਾਲਾ ਵੇਲਾ ਵੀ ਉਦੀਆਂ ਜਾਂਦਾ ਸੀ

ਇਸ ਨੂੰ ਤਕੜਾ ਵੀ ਕੀਤਾ ਗਿਆ ਕੁੱਜ ਨੂੰ ਤਕੜਾ ਕਰਨ ਵਾਲੇ ਵੀ ਸੋਚੇ ਗਏ ਪਰ ਮਦਵੀ ਲੋਕਾਂ ਯੂਕਰਿਨ ਨੇ ਰੁਕਾਵਟਾਂ ਪਾਇਆ ਹੋਈਆਂ ਸਨ ਹਾਂਜੀ ਤੁਸੀ ਸਹੀ ਕਿਆ ਬਿਲਕੁਲ ਅਠਾਰਾਂ ਸੋ ਚਾਰ ਵਿੱਚ ਨਾ ਸਰਦਿਆਂ ਇਨਕਲਾਬ ਉੱਠ ਕਟਰੇ ਹੋ ਤੇ ਅਠਾਰਾਂ ਸੋ ਅਠਾਈ ਤੇ ਉੰਨੀ ਸੋ ਅੱਠ ਤੱਕ ਦੀ ਗੱਲ ਕੀਤੇ ਜਾਇ ਕਿ ਏਨਾ ਵੇਲਿਆਂ ਵਿੱਚ ਇੱਕੀ ਸੰਤਤਲਣ ਦਾ ਹਾਇਨ ਕਿ ਬਦਲ ਹੋਇਆ ਉਸ ਬਾਰੇ ਦਸੋ ਗਏ ਮੈਨੂੰ ਹਾਂਜੀ ਜਰੂਰ ਮੈ ਦਾਸ ਦੇਣੀ ਇਸ ਵੇਲੇ ਸੰਤਤਲਣ ਫਟੇ ਪਏ ਗਏ ਸੀ ਸੰਤਤਲਣ ਨੂੰ ਲੜਾਈਆਂ ਨਾਲ ਪਿਆ ਬਾਰੋ ਫੜਕ ਆਈ ਸੰਤਤਲਣ ਨਵਾਂ ਵਿਸ਼ਿਆਂ ਪਰਦੀ ਮੰਗ ਕਰ ਰਹੀਏ ਸੀ ਉਹ ਸੰਤਤਲਣ ਇਕ ਆਨੀ ਉਹ ਸੰਤਤਲਣ ਇੱਕ ਆਇਨ ਬਾਅਦ ਕਰਦੇ ਸਨ ਏਦੇ ਵਿੱਚੋ ਕੁੱਜ ਉਨ੍ਹਾਂ ਨੇ ਕਹਿਣ ਸੰਤਤਲਣ ਤੇ ਏਹ ਵੇਲੇ ਸੰਤਤਲਣ ਦੇ ਉਹ ਲੋਕ ਜੇੜੇ ਤਰਕ ਲੈਣ ਸਨ ਉਨ੍ਹਾਂ ਨੂੰ ਸੰਤਤਲਣ ਨਾ ਲੂਣ ਵੱਖਰੀ ਹੋਣ ਤੇ ਆਪਣੀ ਨਸਲ ਰਿਆਸਤ ਬਣ ਦੀ ਮਾਨਤ ਅੱਗੇ ਵੀ ਵੱਧਦੀ ਗਈ ਹਾਂਜੀ ਤੁਸੀ ਸਹੀ ਕਿਆ ਮੈ ਤਾਣੁ ਦੱਸਦੇਣੀ ਅਠਾਰਾਂ ਸੋ ਇੱਕੀ ਵਿੱਚ ਯੂਨਾਨ ਨੇ ਵੱਖਰੀ ਹੋਣ ਤੇ ਦੱਸ ਦਿੱਤੀ ਤੇ ਅਠਾਰਾਂ ਸੋ ਉੱਨਤੀ ਵਿੱਚ ਇਹ ਵੱਖਰੀ ਹੋ ਗਈ ਤੇ ਸਦੀ ਤੋਂ ਪਹਿਲਾ ਬੰਗਾਲ ਤੇ ਹੋਰ ਦੇਸ਼ਾਂ ਲਈ ਉਸ ਤਰਕ ਲੜਾਈ ਵਜੋਂ ਮੋਰਬਲ ਦੇ ਦੇਸ਼ ਵੀ ਵੱਖਰੇ ਹੋ ਗਏ ਸਤਾਰਾਂ ਅਠਾਰਾਂ ਤੋਂ ਕਾਬਰੂਪੁਰ ਸਤਾਣੀਆਂ ਦੇ ਜੇੜੇ ਦਿੱਤਾ ਗਇਆ ਉੰਨੀ ਸੋ ਬਾਰਾਂ ਵਿੱਚ ਹੋ ਗਈਆਂ ਯੂਰੋਪ ਫਰਾਂਸ ਤੋਂ ਚਲਾ ਗਿਆ ਤੇ ਲੀਬੀਆ ਤੇ ਜੇੜੇ ਇਟਲੀ ਨੇ ਉੰਨੀ ਸੋ ਬਾਰਾਂ ਚ ਮਨ ਮਾਰ ਲਿਆ ਤੇ ਅਸਟੋਰੀਆ ਤੋਂ ਸੰਤਤਲਣ ਮਾਰ ਲੈਣਾ ਮਾਰ ਲੈਣਾ ਚਾਦੇ ਸਨ ਤੇ ਯੂਰੋਪ ਨਹੀਂ ਸੀ ਚਾਦਾ ਕਿ ਇਸ ਵਾਲੇ ਅੱਗੇ ਵਧਣ ਤੇ ਵਤਰਾਮੀ ਉਹ ਸਹੀ ਮਸਲਾ ਬਣੇ

ਹਾਂਜੀ ਜੀ ਮਈ ਤਾਨੂੰ ਦੱਸ ਦੇਣੀ ਇਤੇ ਜਵਾਨ ਤੁਰਕਾ ਨੇ ਉੰਨੀ ਸੋ ਅੱਸੀ ਕਲਾਬ ਮਗਰੋਂ ਨਾ ਤੁਰਬੇ ਵਿੱਚ ਅਠਾਰਾਂ ਸੋ ਛਿੱਅਤਰ ਵਿਚ ਏਨਾ ਨੇ ਦੁਬਾਰਾ ਲਾਗੂ ਕੀਤਾ ਗਿਆ ਹਾਂਜੀ ਬੁਲਕੁਲ ਤੇ ਜਿੰਦਾ ਕੇ ਏਨਾ ਨੇਪਹਲੀ ਜੇੜੀ ਲੜਾਈ ਲੜੀ ਸੀ ਵੱਡੀ ਹਨਾ ਉੱਤੇ ਕਾਫੀ ਜਰਮਨੀ ਨੂੰ ਤੁਰਕ ਵੱਲ ਹੋ ਗਏ ਸੀ ਹਨਾ

ਸਤਿ ਸ੍ਰੀ ਕਾਲ ਜੀ ਮੈਂ ਅੱਗੇ ਆਪਣਾ ਵਿਸ਼ਾ ਰੱਖਦਾ ਹਾਂ ਕਿ ਅਗੇਤਰ ਸ਼ਬ ਅਹ ਉਹ ਸ਼ਬਦ ਹੁੰਦੇ ਹਨ ਜਿਹੜੇ ਸ਼ਬਦਾਂ ਦੇ ਅੱਗੇ ਜੋੜ ਕੇ ਇੱਕ ਨਵਾਂ ਸ਼ਬਦ ਬਣਾਇਆ ਬਣਾਉਂਦੇ ਹਨ। ਅਗੇਤਰ ਆਰਥਿਕ ਹੁੰਦੇ ਹਨ ਭਾਵ ਉਨ੍ਹਾਂ ਦਾ ਆਪਣਾ ਇੱਕ ਅਰਥ ਹੁੰਦਾ ਹੈ। ਅਤੇ ਉਨ੍ਹਾਂ ਨੂੰ ਜਿਹੜੇ ਸ਼ਬਦਾਂ ਨਾਲ ਜੋੜਿਆ ਜਾਂਦਾ ਹੈ, ਉਨ੍ਹਾਂ ਦਾ ਵੀ ਨ ਅਹ ਉਨ੍ਹਾਂ ਦਾ ਵੀ ਆਪਣਾ ਨਵਾਂ ਇੱਕ ਅਰਥ ਹੁੰਦਾ ਹੈ। ਏਨਾ ਦੋਹਾਂ ਸ਼ਬਦਾਂ ਤੇ ਸ਼ਬਦ ਨੂੰ ਜੋੜ ਕੇ ਜਿਹੜਾ ਨਵਾਂ ਸ਼ਬਦ ਬਣਦਾ ਹੈ ਉਸ ਨਵੇਂ ਸ਼ਬ ਅਹ ਸ਼ਬਦ ਨੂੰ ਹੀ ਆਪਣਾ ਇੱਕ ਅਰਥ ਹੁੰਦਾ ਹੈ ਜਿਵੇਂ ਬਣਾਉ ਵਾਚਕ ਨਿਰਦੋਸ਼ ਸ਼ਬਦ ਹੁੰਦਾ ਹੈ। ਇਹ ਸ਼ਬਦ ਸਭ ਤੋਂ ਅਲੱਗ ਹੁੰਦੇ ਹਨ। ਨਵੇਂ ਅਤੇ ਨਵੇਂ ਅਤੇ ਉਹ ਸ਼ਬਦ ਜੋ ਕਿਸੇ ਮਨੁੱਖ, ਵਸਤੂ, ਸਥਾਨ ਅਤੇ ਭਾਵ ਦੇ ਨਾਂ ਦਾ ਬੋਧ ਕਰਦੇ ਹੋਣ, ਉਨ੍ਹਾਂ ਨੂੰ ਨਵਾਂ ਕਿਹਾ ਜਾਂਦਾ ਹੈ, ਨਾਂਵ ਕਿਹਾ ਜਾਂਦਾ ਹੈ। ਜਿਵੇਂ ਸਿਮਰਨ, ਕਿਤਾਬ, ਜਲੰਧਰ, ਭਾਰਤ, America, ਮਿਠਾਸ, ਜਮਾਤ ਆਦਿ ਨਵਾਂ ਨਾਂਵ ਸ਼ਬਦ ਹਨ। ਨਾਂ ਦੀਆਂ ਕਿਸਮਾਂ, ਨਾਂਵ ਦੀਆਂ ਪੰਜ ਕਿਸਮਾਂ ਹਨ। ਆਮ ਨਾਂਵ, ਖਾਸ ਨਾਂਵ, ਵਸਤੂ ਨਾਂਵ, ਵਸਤੂਵਾਚਕ ਨਾਂਵ, ਇਕੱਠਵਾਚਕ ਨਾਂਵ, ਭਾਵਵਾਚਕ ਨਾਂਵ, ਆਮ ਨਾਂਵ ਆਮ ਨਾਂਵ ਉਹ ਸ਼ਬਦ ਹਨ ਉਹ ਨ ਅਹ ਨਾਂਵ ਹੈ ਜੋ ਆਮ ਮਨੁੱਖੀ ਵਿ ਅਹ ਵਸਤੂ, ਜਾਨਵਰਾਂ ਆਦਿ ਲਈ ਵਰਤੇ ਜਾਂਦੇ ਹਨ। ਉਹਨਾਂ ਨੂੰ ਆਮ ਨਾਂਵ ਕਿਹਾ ਜਾਂਦਾ ਹੈ। ਜਿਵੇਂ ਕਿਸਾਨ, ਸਿਪਾਹੀ, ਘੋੜਾ car ਲੜਕਾ, ਪਹਾੜ, ਮੁੰਡਾ। ਕੁਰਸੀ, school, ਮੇਜ਼ ਆਦਿ। ਅਜਿਹੇ ਨਾਵਾਂ ਦੇ ਬਹੁਵਾਚਕ ਰੂਪ ਵੀ ਬਣਾਏ ਜਾਂਦੇ ਹਨ। ਖਾਸ ਨਾਂਵ ਉਹ ਸ਼ਬਦ ਜਿਨ੍ਹਾਂ ਤੋਂ ਕਿਸੇ ਖਾਸ ਵਸਤੂ, ਮਨੁੱਖ, ਜਾਨਵਰ, ਸਥਾਨ ਆਦਿ ਦੇ ਨਾਂ ਦਾ ਪਤਾ ਲੱਗਦਾ ਹੈ, ਉਨ੍ਹਾਂ ਨੂੰ ਖਾਸ ਨਾਂਵ ਕਿਹਾ ਜਾਂਦਾ ਹੈ। ਖਾਸ ਨਾਂਵ ਸ਼ਬਦਾਂ ਲਈ ਜੀ ਅਹ ਨਿੱਜੀ ਨਾਂਵ ਸ਼ਬਦ ਦੇ ਵਰਤ ਕੇ ਵਰਤ ਅਹ ਵਰਤ ਲਿਆ ਜਾਂਦਾ ਹੈ। ਖਾਸ ਨਾਵਾਂ ਦਾ ਬਹੁਵਾਚਕ ਨਹੀਂ ਬਣਦਾ ਹੈ ਜਿਵੇਂ ਪੰਜਾਬ, ਕਿਰਨਜੀਤ, ਭਾਰਤ, , ਹਿਮਾਲਿਆ, ਚੰਡੀਗੜ੍ਹ, , ਅੰਮ੍ਰਿਤਸਰ, ਮਨਮੋਹਨ ਸਿੰਘ, ਦਿੱਲੀ ਆਦਿ ਆਦਿ। ਵਸਤੂਵਾਚਕ ਨਾਂਵ ਉਨ੍ਹਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿੰਨਾਂ ਸ਼ਬਦਾਂ ਅਮ ਜਿਵੇਂ ਸ਼ਬਦ ਕਿਸੇ ਮਿਲਣ ਜਾਂ

ਪਾਣੀ, ਚੌਲ, ਤੇਲ ਆਦਿ। ਸਧਾਰਨ ਹਾਲਤ ਵਿੱਚ ਅਜਿਹੇ ਨਾਵਾਂ ਦਾ ਬਹੁਵਾਚਕ ਰੂਪ ਨਹੀਂ ਬਣਦਾ ਹੈ। ਇਕੱਠਵਾਚਕ ਨਾਂਵ ਮਨੁੱਖ, ਪਸ਼ੂ ਗਿਣੇ ਜਾਣ ਵਾਲੇ ਪਦਾਰਥਾਂ ਦੇ ਸਮੂਹ ਜਾਂ ਇਕੱਠ ਲਈ ਵਰਤੇ ਜਾਣ ਵਾਲੇ ਨਾਂਵ ਨੂੰ ਇਕੱਠਵਾਚਕ ਨਾਂਵ ਕਿਹਾ ਜਾਂਦਾ ਹੈ ਜਿਵੇਂ ਜੰਝ, ਮੇਲਾ, ਫੌਜ, ਦਾਲ ਅਹ ਦਲ, team ਸਭਾ, ਇੱਜੜ ਜਥਾ, ਮੰਡੀ society ਆਦਿ। ਅਜਿਹੇ ਨਾਵਾਂ ਸ਼ਬਦ ਕੇਵਲ ਗਿਣਤੀ ਗਿਣੀਆਂ ਜਾਣ ਵਾਲੀਆਂ ਵਸਤੂਆਂ ਲਈ ਹੀ ਵਰਤੇ ਜਾਂਦੇ ਹਨ। ਭਾਵਵਾਚਕ ਨਾਂਵ ਉਹ ਵਸਤੂ ਉਹ ਵਸਤਾਂ ਜਿਨ੍ਹਾਂ ਨੂੰ ਅਸੀਂ ਹੱਥਾਂ ਨਾਲ ਛੂ ਨਹੀਂ ਸਕਦੇ, ਜਿੰਨ੍ਹਾਂ ਦਾ ਕੋਈ ਆਕਾਰ ਨਹੀਂ ਹੁੰਦਾ,

ਸੱਚ, ਖੁਸ਼ੀ, ਝੂਠ ਆਦਿ। ਨਾਂਵ ਕੁਝ ਇੰਝ ਹੁੰਦੇ ਹਨ ਬਹੁਵਚਨ ਬਣਦੇ ਹਨ ਅਤੇ ਕੁਝ ਦਾ ਨਾਮ ਕੁਝ ਦਾ ਨਹੀਂ ਬਣਦਾ ਅਜਿਹੇ ਨਾਂਵਵਾਚਕਾਂ ਵਿੱਚ ਲਿੰਗ ਦੀ ਵੰਡ ਅਹ ਕਿਸੇ ਨਿਸ਼ਚਿਤ ਆਧਾਰ ਤੇ ਨਹੀਂ ਹੁੰਦੀ ਸਗੋਂ ਵਾਕ ਵਰਤੋਂ ਹੀ ਆਧਾਰ ਬਣਾਇਆ ਜਾਂਦਾ ਹੈ। ਨਾਂਵ ਦਾ ਸਰੂਪ- ਨਾਂਵ ਦੇ ਸਰੂਪ ਵਿੱਚ ਤਬਦੀਲੀ ਆਉਣ ਦਾ ਤਿੰਨ ਕਾਰਣ ਹੁੰਦੇ ਹਨ- ਲਿੰਗ, ਵਚਨ, ਕਾਰਕ। ਅਹ ਅਤੇ ਲਿੰਗ ਅਹ ਉਹ ਵਿਗਿਆਨੀ ਸ਼੍ਰੇਣੀ ਜੋ ਨਾਂਵ ਦੇ ਮੂਲ ਲੱਛਣ ਅਤੇ ਕਿਸੇ ਨੂੰ ਨਾਂਵ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਹੇਠ ਕੁਝ ਸ਼ਬਦਾਂ ਦਿੱਤੇ ਜਾ ਰਹੇ ਹਨ। ਜਿਵੇਂ ਪੁਲਿੰਗ- ਮੁੰਡਾ, ਦੁੱਧ, ਪਿੱਤਲ, ਲੋਹਾ ਆਦਿ। ਅਧਿਆਪਕ, ਵਿਦਿਆਰਥੀ, ਪਾਣੀ ਆਦਿ। ਇਸਤਰੀ ਲਿੰਗ- ਸਹੇਲੀ, ਔਰਤ, ਚਾਂਦੀ, ਮਿੱਟੀ, ਰੱਸੀ, ਕਿਤਾਬ, ਕੁੜੀ ਆਦਿ। ਹੋਰ ਉਦਾਹਰਣ। ਉਹ ਜ਼ਰੂਰੀ ਨਹੀਂ ਕਿ ਨਰ ਅਤੇ ਮਾਦਾ ਦੇ ਆਧਾਰ ਤੇ ਹੀ ਲਿੰਗ ਦੀ ਪਛਾਣ ਕੀਤੀ ਜਾਵੇ। ਹੇਠ ਲਿਖੇ ਕੁਝ ਮੂੰਗੀ, ਜੂ, ਮੱਛੀ ਬੱਤਖ। ਇਸਤਰੀ ਲਿੰਗ ਬਾਜ਼, ਬਿੱਛੂ, ਗੰਡੋਆ, ਬਲਦ, ਕੱਛੂਆ। ਪੁਲਿੰਗ ਹੋਰ ਉਦਾਹਰਣਾਂ ਵੇਖੋ। ਜਿਵੇਂ ਇਸਤਰੀ ਲਿੰਗ ਪੁਲਿੰਗ, ਇਸਤਰੀ ਲਿੰਗ ਪੁਲਿੰਗ, ਇਸਤਰੀ ਲਿੰਗ, ਮੱਛੀ, ਪੁਲਿੰਗ ਮੱਛਾ, ਸੋਟੀ, ਸੋਟਾ, ਖੂਹੀ, ਖੂਹਾ। ਉਦਾਹਰਣ ਅਹ ਉਪਲਬਧ ਉਹਨਾਂ ਦੇ ਸਪਸ਼ਟ ਹੈ ਕਿ ਸਿਫਰ ਅਹ ਸਿਰਫ ਲਿੰਗ ਦਾ ਨਰ, ਮਾਦਾ ਨਾਲ ਸਬੰਧਿਤ ਹੁੰਦਾ ਹੈ। ਗੈਰ ਜਿਉਂਦੇ ਚੀਜ਼ਾਂ ਦੀ। ਲਿੰਗ ਭੇਤ ਨਹੀਂ ਸੀ ਹੋਣਾ ਜੇਕਰ। ਵਿਗਿਆਨਕ ਲਿੰਗ ਅਤੇ ਕੁਦਰਤੀ ਅਹ ਕੁਦਰਤੀ ਲਿੰਗ ਵਿੱਚ ਕੋਈ ਫਰਕ ਨਾ ਹੁੰਦਾ ਤਾਂ ਹਰ ਭਾਸ਼ਾ ਵਿਚਾਲੇ ਲਿੰਗ ਵਿਧਾਨ ਇਕੋ ਇਕੋ, ਇਕੋ ਜਿਹਾ ਹੋਣਾ ਸੀ। ਹੋਣਾ ਚਾਹੀਦਾ ਸੀ ਪਰ ਹਰ ਭਾਸ਼ਾ ਦੇ ਵਰਤੇ ਵਿੱਚ ਲਿੰਗ ਦੇ ਭੇਤ ਦੇ ਬਿਨਾਹ ਤੇ

ਸੰਸਕ੍ਰਿਤ ਅਹ ਸੰਸਕ੍ਰਿਤ ਭਾਸ਼ਾ ਵਿੱਚ ਤਿੰਨ ਰੂਪ ਹਨ। ਇਸਤਰੀ ਲਿੰਗ, ਪੁਲਿੰਗ ਅਤੇ ਨਿਪੁੰਸਕ ਲਿੰਗ। ਅੰਗਰੇਜ਼ੀ ਭਾਸ਼ਾ ਵਿੱਚ ਚਾਰ ਰੂਪ ਹਨ। masculine, feminine, common ਅਤੇ neuter ਹਿੰਦੀ ਭਾਸ਼ਾ ਵਿੱਚ ਪੁਲਿੰਗ ਅਤੇ ਇਸਤਰੀ ਲਿੰਗ। ਇਸ ਉਪਰਲੀ ਅਹ ਵਿਆਖਿਆ ਤੋਂ ਇਹ ਸਪਸ਼ਟ ਹੈ ਕਿ ਪੰਜਾਬੀ ਭਾਸ਼ਾ ਵਿੱਚ ਹਰ ਨਾਂਵ ਸ਼ਬਦ ਦਾ ਲਿੰਗ ਰੂਪ ਤਾਂ ਹੈ ਪੁਲਿੰਗ ਜਾਂ ਇਸਤਰੀ ਲਿੰਗ। ਪਰ ਇਹ ਜ਼ਰੂਰੀ ਨਹੀਂ ਕਿ ਹਰ ਲਿੰਗ, ਪੁਲਿੰਗ ਦਾ ਸ਼ਬਦ ਇਸਤਰੀ ਲਿੰਗ ਬਣੇ ਅਹ ਬਣਿਆ ਜਾਂ ਹਰ ਇਸਤਰੀ ਲਿੰਗ ਦਾ ਸ਼ਬਦ ਪੁਲਿੰਗ ਬਣੇ। ਕਈ ਵਾਰ ਇੱਕੋ ਹੀ ਤਰ੍ਹਾਂ ਦੀ ਵਿਖਾਈ ਦੇਣ ਵਾਲੀ ਸ਼ਬਦਾਂ ਵਿੱਚ ਲਿੰਗ ਭੇਦ ਹੁੰਦਾ ਹੈ। ਉਨ੍ਹਾਂ ਦਾ ਕਾਰਣ ਵੱਖ-ਵੱਖ ਸਥਿਤੀਆਂ ਵਿੱਚ ਹੁੰਦਾ ਹੈ ਜਿਵੇਂ ਉਸ ਦੀ ਉਸ ਦੀ ਕਾਲ ਕਲਮ ਰੁੱਖ ਦਾ ਰੂਪ ਹੈ। ਕਲਮ ਲਿਖੀ ਪੁਲਿੰਗ ਇਸਤਰੀ ਲਿੰਗ ਖਾਣ ਅਰਥ ਭੇਦ ਵਿੱਚ ਅਰਥ ਭੇਦ ਵਿੱਚ ਹਾਰ-ਗਲੇ ਦਾ ਹਾਰ। ਹਾਰ-ਹਾਰ ਜਾਣਾ। ਗਲੇ ਦਾ ਹਾਰ ਹੈ ਜੋ ਉਹ ਪੁਲਿੰਗ ਹੈ। ਹਾਰ ਜਾਣਾ ਉਹ ਇਸਤਰੀ ਲਿੰਗ ਹੈ।

ਕੁਲਜੀਤ ਗਾਉਂਦਾ ਹੈ। ਇਹ ਪੁਲਿੰਗ ਹੈ। ਵਿਸ਼ੇਸ਼ਣ ਦੁਆਰਾ- ਕੱਲੀ ਕੁੜੀ। ਇਹ ਇਸਤਰੀ ਲਿੰਗ ਹੈ। ਕੱਚਾ ਅੰਬ। ਇਹ ਪੁਲਿੰਗ ਹੈ। ਸਬੰਧਿਤ ਕਾਰਨਾਂ ਦੁਆਰਾ ਸਿਮਰਨ ਕਰਅਹ ਦਾ ਸਿਮਰਨ ਦਾ ਘਰ। ਘਰ ਪੁਲਿੰਗ ਹੈ। ਹਰਜੀਤ ਦੀ ਕਲਮ। ਕਲਮ ਪੁਲਿੰਗ ਇਸਤਰੀ ਲਿੰਗ ਹੈ।

ਮੇਰੀ ਗੱਡੀ। ਮੇਰੀ ਤੋਂ ਪਤਾ ਲੱਗਦਾ ਹੈ ਕਿ ਗੱਡੀ ਇਸਤਰੀ ਲਿੰਗ ਹੈ। ਲਿੰਗ ਬਦਲੀ ਦੇ ਕੁਝ ਮੁੱਖ ਨਿ ਅਹ ਨਿਯਮ ਪੁਲਿੰਗ ਥਾਵਾਂ ਨਾਵਾਂ ਦੇ ਅੰਤ ਵਿੱਚ ਹੋਣ ਤੇ ਬਹ ਅਹ ਬਾਹਰੀ ਵਾਧੇ ਦੇ ਬਣਾਏ ਗਏ ਇਸਤਰੀ ਲਿੰਗ। ਪੁਲਿੰਗ-ਜੱਟ। ਇਸਤਰੀ ਲਿੰਗ-ਜੱਟੀ। ਪਹਾੜ-ਪਹਾੜੀ, ਬੱਦਲ-ਬੱਦਲੀ, ਟੋਪ-ਟੋਪੀ, ਮੋਰ-ਮੋਰਨੀ, ਬਾਂਦਰ-ਬਾਂਦਰੀ, ਲੜਕਾ-ਲੜਕੀ, ਛੱਪੜ-ਛੱਪੜੀ, ਕਬੂਤਰ-ਕਬੂਤਰੀ, ਥਾਂ-ਥੱਲੀ। ਣ ਆਉਣ ਵਾਲੇ ਬਣੇ ਇਸਤਰੀ ਲਿੰਗ। ਸੰਤ-ਸੰਤਣੀ। ਭਗਤ-ਭਗਤਣੀ। ਨਾਗ-ਨਾਗਣੀ। ਵਕੀਲ ਵਕੀਲਣੀ, ਭੀਲ ਭੀਲਣੀ, ਊਠ-ਊਠਣੀ, ਕੁੜਮ-ਕੁੜਮਣੀ, ਸਾਧ-ਸਾਧਣੀ, ਰਾਜਦੂਤ-ਰਾਜਦੂਤਣੀ। ਨੀ ਲਈ ਬਣੇ ਇਸਤਰੀ ਲਿੰਗ ਪੁਲਿੰਗ। ਫ਼ਕੀਰ-ਫ਼ਕੀਰਨੀ, ਬਾਜੀਗਰ-ਬਾਜੀਗਰਨੀ, ਸ਼ੇਰ-ਸ਼ੇਰਨੀ, ਸੇਵਾਦਾਰ-ਸੇਵਾਦਾਰਨੀ, ਚੋਰ-ਚੋਰਨੀ ਸਰਦਾਰ-ਸਰਦਾਰਨੀ, , ਠੇਕੇਦਾਰ-ਠੇਕੇਦਾਰਨੀ, ਮੋਰ-ਮੋਰਨੀ, ਚੋਰ-ਚੋਰਨੀ। ਕੰਨਾ ਵਾਲੇ। ਸਤਿ ਸ੍ਰੀ ਅਕਾਲ ਜੀ। ਓ ਬਜਿੰਦਰ। hello

ਸਤਿ ਸ੍ਰੀ ਅਕਾਲ ਗੁਪਤਾ ਠੀਕ ਐ ਵਧੀਆ ਤੁਸੀ ਦੱਸੋ ਕਿਦਾ ਠੀਕ ਹੋ ਹਾਂ ਜੀ ਵਧੀਆ ਹੋਰ ਕੀ ਕਰ ਰਹੇ ਸੀ ਗਾ ਕੁਝ ਨਹੀਂ ਬੱਸ ਬੈਠੇ ਐ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

ਹਾਂ ਜੀ ਹਾਂ ਜੀ ਬਿਲਕੁਲ ਦੱਸੋ ਜਿਵੇਂ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

topic ਤੇ ਊ ਆਪਣੀ ਕਕ੍ਸ਼ਾ ਦੇ ਵਿਚ ਆਪਣੀ ਜੇਰੀ ਜਮਾਤ ਦੇ ਵਿਚ ਕਾਲੀ ਈ ਜੇਰੇ ਸੀਗੇ ਵਿਧ੍ਯਰਥੀ ਹੋਯਾ ਕਰਦੇ ਸੀ ਹੇਨਾ

ਪੂਰੇ ਸਕੂਲ ਦੇ ਵਿਚ ਆਖਰੀ ਵਿਦਿਆਰਥੀ ਹੋਣ ਦਾ ਇਨ੍ਹਾਂ ਲਈ ਨਵੀਆਂ ਉਹ ਬਣ ਗਿਆ ਸੀਇਸ ਬਾਰੇ ਮੈਂ ਥੋੜ੍ਹਾ ਜਿਹਾ ਪੁੱਛਣਾ ਸੀ ਦਾ ਹਨ ਜੀ ਜਿਦਾਂ ਕੀ ਆਯ ਦੂਂ ਹੂਯ ਜਾਦੁਨ ਪਿਸ਼੍ਲ੍ਯ ਸਾਲ ਚਾਰ ਅਕਤੂਬਰ ਨੂੰ ਲਾਗਹ ਬਾਘ ਸਵੇਰੀ ਘਯਾਰਾਂ ਬਾਜੀ ਬਾਰਾਂ ਸਾਲਾਂ ਵੇਚ ਆਪਣੀ ਜਿਮਤ ਵੇਚ ਕਦਮ ਰਖੇਯਾ ਜੋ ਕੀ ਮਹ੍ਵਾਰੀ ਕਾਮ ਪਿਛਲੀ ਅਠਾਰਾਂ ਮਹੇਯਾਂ ਤੂੰ ਬੰਦ ਸੇ ਟੀ school ਡਟ ਤੀਨ ਕਮਰੀ ਬਿਲਕੁਲ ਖਾਲੀ ਸਨ ਟੀ ਚੂਸੀ ਟੀ ਰਾਖੀ ਮਹ੍ਤਮਾ ਘੰਡੀ ਦੇ photo ਡੀਨਲ ਸਿਰਫ ਉਨਾ ਦਾ ਐਕੂ ਆਇਕ ਉਨਾ ਦੇ ਉਦਕ ਕਰ ਰਹੀ ਸਨ ਆਚਾ ਟੀ ਕਾਂਡੀ ਦੋ ਹਜ਼ਾਰ ਪੰਦਰਾਂ ਆਪਣੀ ਫਲੀ ਜਿਮਤ ਵੇਚ ਪਰਵੇਸ਼ ਕੀਤਾ ਟੀ ਛੇ ਸਾਲ ਦਾ ਸੀਗਾ ਹਾਨਾ ਟੀ ਉਦੁਨ ਮਤਲਬ ਕਿਯਾਨ ਨੀ party ਦੇਤੀ ਜੇਰੀ ਨੀ ਸੇ ਉਨਾ ਨਾਲ ਟੀ ਸਬ ਡੀ ਵੇਚ ਹੁਦਾ ਸੀਗਾ ਟੀ ਕਲਾ ਜੇਯ ਮਹਸੂਸ ਕਰ ਦਾ ਸੇ ਗਾ ਹਨ ਜੀ ਟੀ ਖੰਡੀ ਨੀ ਅਪਨੀ school ਵੇਚ ਸ਼ਾਮਿਲ ਹੁਣ ਵਾਲੀ ਵੇਦ੍ਯਾਰਤੀ ਸੇ ਗੀ ਹਾਨਾ ਟੀ ਜੀਰੀ ਵੇਚ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

ਟੀ ਲਘ ਬਾਘ ਆਇਕ ਲਖ ਆਇਕ ਸੋ ਲੋਕਾਂ ਲੋਕਾਂ ਡੀ ਕਰ ਕੇ ਕਰ ਪੂਰੀ ਜੀਰੀ ਕਰ ਪੂਰੀ ਡੇਪ ਮਹ੍ਰਾਸ਼੍ਟਰ ਜਿਲੀ ਦਾ ਆਇਕ ਲੋਗ ਦੇ ਆਯ operator ਥਲ ਸੀਗਾ

ਅਲੀ ਕੰਤਾ ਫਾਨ੍ਤਇਆ ਦੇ ਘੁਫਾਰਾ ਡੀ ਆਇਕ ਕੀ ਲੀ ਜੀਰਾ ਪੇਰ੍ਸੇਡ ਜੀਰਾ ਸੇ ਗਾ ਹਾਨਾ ਟੀ ਆਯ ਡੋਜੀ ਜੀਰੀ ਦੇਰ੍ਸਤੀ ਮੁਬਾਈ ਵੇਚ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

ਹਨ ਜੀ ਬਿਲਕੁਲ ਆਯ ਆਇਕ ਦੇਹਾਤੀ ਫਲਾਂ ਜਿਦੁਨ ਅਖਿਲ ਨੀ ਜ਼ਿਲਾ ਪਰ੍ਸ੍ਤੇਸ school ਵੇਚ ਫਲੀ ਤੂੰ ਸਤ੍ਵੇਈ ਜਮਾਤ ਤਕ ਪ੍ਚ੍ਵੇਂਜਾ ਤੂੰ ਸਤ ਵੇਦ੍ਯਾਤੀ ਹੁੰਦੀ ਸਨ ਹਾਨਾ ਟੀ ਸਾਲ ਪਰ ਸਾਲ ਘਿਨਤੀ ਕਟਦੀ ਗੀ ਟੀ ਸਾਥ ਵੇਦ੍ਯਾਰਤੀ ਤੂੰ ਕਤ ਕੀ ਮਤਲਬ ਜੋ ਕੀ ਦੋਹ੍ਜ਼ਰ ਉਨੀ ਤਕ ਸਿਰਫ ਤੇਤਾ ਵੇਦ੍ਯਾਤੀ ਰਹ ਚੁਕੀ ਸਨ

ਤੂੰ ਦੋ ਹਜ਼ਾਰ ਏਕੀ ਅਕਾਦ੍ਵੇਕ ਸਾਲ ਵੇਚ ਜਿਦੁਨ ਤੇਨਾ ਨੀ ਪਾਸ ਕਰ ਲੈ ਟੀ ਦੋ ਚੜ ਕੀ ਚਲੀ ਗੀ ਟੀ ਏਥੀ ਜੀਰੀ ਦੋ ਉਨਾ ਡੀ ਵੇਦ੍ਯਾਤੀ ਰਹ ਗੀ ਸਨ ਚਿਵੇ ਕਲਾਸ ਉਠ੍ਰੇਟ ਟੀ ਸਤ੍ਵੇਈ ਕਲਾਸ ਵੇਚ ਘੂਰੀ ਮਹ੍ਨ੍ਤਾਰੀ ਹਾਨਾ ਹਾਂਜੀ ਊ ਸਚ ਵੀ ਆਯ ਕੇ

ਹਨ ਜੀ ਖੰਡੀ ਕੀ school ਦਾ ਬਣ ਹੁੰਦਾ ਮਤਲਬ ਮਤਲਬ ਕੀ ਕੋਈ ਕਰਨ ਸੇ ਗੀ ਹਾਨਾ school ਟੀ ਡੋਰ city

ਟੀ ਉਦਯ ਵੇਚ ਸ਼ਾਨ ਥੇ ਟੀ ਉਦਯ ਉਪਰ ਘਿਟ ਡੀ ਬੁਨਾਦੀ ਧੰਚ੍ਯ ਖਰਾਬ ਕੀਤੀ

ਕਰ ਪੂਰੀ ਡੀ ਵੇਚ ਮਾਰ੍ਹਾਠੀ ਮਾਰ੍ਡੀ school ਨੂ ਚੁਡਨ ਤੂੰ ਬਾਦ ਅਗੀ ਦੇ ਸ਼ਿਕ੍ਸ਼ਾ ਲੈ ਜਿਡੀ ਵੇਦ੍ਯਾਰਤੀ ਦਾ ਸ਼ਾਨ੍ਘਾਸ਼ ਸੇ ਗਾ ਆਇਕ ਹਨ ਜੀ ਬਿਲਕੁਲ ਕਿਸੀ ਸਮੇ ਮਤਲਬ ਕੇ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

ਚੀਟੀ ਕਰਦੀ ਹਨ ਕੀ ਸਾਲ ਦੋ ਹਜ਼ਾਰ ਤੂੰ ਕਰ ਪੂਰੀ ਵੇਚ ਸ਼ਾਮ ਸਤ ਵਜੀ ਤੂੰ ਅਰ ਜੀਰੀ ਦਸ ਵਜੀ ਤਕ ਜੇਰ੍ਨਿਟਰ ਨਾਲ ਬਿਜਲੀ ਚਾਲੂ ਕੀਤੀ ਜਾਂਦੀ ਸੇ ਟੀ ਦੋ ਹਾਜਰ ਅਠਾਰਾਂ ਵੇਚ ਹੇ ਪੰਡ ਵੇਚ ਸੇਰਫ਼ ਬਿਜਲੀ supply ਮਿਲਣ ਲਾਗੀ ਸੇ ਟੀ ਸਾਲ ਦੋ ਹਾਜਰ ਉਨੀ ਤੂੰ ਕੁਛ ਹਾਦ ਤਕ ਜਿਤੀ ਪੀਨਾ ਦਯਾਨ ਲੈਣਾ ਸੇ ਉਨਾ ਵੇਚ ਸੁਦਰ ਹੁਣ ਲਗਾ ਸੇ ਹਾਂਜੀ ਤੇ ਕੇਹ੍ਨ੍ਡੇ ਨੇ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 ਜਮਾਤ ਵੇਚ ਬਿਕਾਰ ਮਤਲਬ ਬੁਕਰ ਹੀ ਪੀ ਰਹੰਡੀ ਸੇਘ੍ਯਟੀ ਸ਼ੇਕ੍ਸ਼੍ਦ ਡੀ ਰਾਮ੍ਯਨ ਕੋਲੁਨ homework ਕਹ੍ਨ੍ਯਨ ਕੀ ਸਦਾ ਯੋਉਤੁਬੇ ਅਪਨੀ phone ਟੀ internet ਨਾਲ ਕਾਵੇਤਾਵਣ ਵਾਸ੍ਟੀ ਥ੍ਰੇਰ ਸਿਖਾਂ ਕੁਛ ਸਮਜ ਸਮਜ ਲੈ ਉਨਾ ਦਾ ਅਸ੍ਤ੍ਮਾਲ ਕੀਤਾ